ਟੇਬਲ ਤੇ ਬਹੁਤ ਸਾਰੀ ਬੁਕਸ ਵੀ ਪਈਆਂ ਹੋਈਆਂ ਹਨ ਕੁਝ ਪੇਪਰ ਵੀ ਪਏ ਹੋਏ ਹਨ ਤੇ ਮੋਬਾਇਲ ਫੋਨ ਵੀ ਪਿਆ ਹੋਇਆ ਹੈ।

ਇਹ ਇੱਕ ਬਹੁਤ ਵੱਡਾ ਹਾਲ ਹੈ ਜਿਸ ਵਿੱਚ ਬਹੁਤ ਸੁੰਦਰ ਫੁੱਲਾਂ ਨਾਲ--

ਸਾਹਮਣੇ ਇੱਕ ਬਹੁਤ ਵੱਡੀ ਗਰਾਊਂਡ ਦਿੱਸ ਰਹੀ ਹੈ ਜਿੱਸ ਵਿੱਚ ਬੱਚੇ ਦੌੜ ਲਗਾਂਦੇਂ ਹੋਏ ਦਿੱਸ ਰਹੇ ਹਨ।

ਦੇ ਊਪਰ ਜਾਣ ਲਈ ਸੀੜੀਆਂ ਵੀ ਦਿੱਸ ਰਹੀਆਂ ਹਨ ਤੇ ਲਾਗੇ ਇੱਕ ਮੇਕੇਨੀਕ ਦੀ ਦੁਕਾਨ ਹੈ ਜਿੱਸ ਵਿੱਚ ਤਿੰਨ ਆਦਮੀ ਬੈਠੇ ਹੋਏ ਦਿੱਸ ਰਹੇ ਹਨ।

ਤੇ ਦੋ ਹੋਰ ਲੱਗੇ ਹੋਏ ਹਨ ਇੱਕ ਬੋਰਡ ਤੇ ਵਿਸ਼ਵਕਰਮਾ ਮੋਟਰ ਗਿਰਾਜ ਤੇ ਦੂਜੇ ਬੋਰਡ ਤੇ ਮਿੱਲੀ ਮੋਟਰਸ ਲਿਖਿਆ ਹੋਇਆ ਦਿਸ ਰਿਹਾ ਹੈ।

ਸਾਹਮਣੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਜਿੱਸ ਦੇ ਊਪਰ ਟਿਊਬ ਲਿੱਖਿਆ ਹੋਇਆ ਹੈ ਤੇ ਇੱਕ ਬੋਰਡ ਤੇ ਸੇਲ ਫਿਫਟੀ ਪਰਸੈਂਟ ਔਫ ਵੀ ਲਿੱਖਿਆ ਹੋਇਆ ਹੈ।

ਸਾਈਡਾਂ ਤੇ ਬਿਲਡਿੰਗਾਂ ਵੀ ਹਨ ਤੇ ਬਾਈਕ ਵੀ ਲੱਗੇ ਹੋਏ ਹਨ ਤੇ ਸਾਈਡ ਤੇ ਦੋ ਆਦਮੀ ਹੈਲਮਟ ਪਾ ਕੇ ਖਲੋਤੇ ਹਨ।

ਸਾਹਮਣੇ ਇੱਕ ਦੁਕਾਨ ਹੈ ਦੁਕਾਨ ਵਿੱਚ ਕਾਉੰਟਰ ਬਣੇ ਹੋਏ ਹਨ ਜਿਹਨਾਂ ਵਿੱਚ ਬੜੇ ਸਾਰੇ ਕੱਪੜੇ ਰੱਖੇ ਹੋਏ ਹਨ।

ਤੇ ਬਹੁਤ ਸਾਰੇ ਪੇੜ ਪੌਦੇ ਵੀ ਲੱਗੇ ਹੋਏ ਦਿਸ ਰਹੇ ਹਨ ਸਾਹਮਣੇ ਆਸਮਾਨ ਵੀ--

ਸਾਹਮਣੇ ਇੱਕ ਰੈਸਟੋਰੈਂਟ ਦਿਖ ਰਿਹਾ ਹੈ ਰੈਸਟੋਰੈਂਟ ਵਿੱਚ ਟੇਬਲ ਤੇ ਬਹੁਤ ਸਾਰੇ ਚੇਅਰਸ ਲੱਗੇ ਹੋਏ ਦਿਸ ਰਹੇ ਹਨ।

ਤੇ ਗੱਤੇ ਦੇ ਡਿੱਬੇ ਤੇ ਫੋਕਸ਼ਿਗ ਵੀ ਲਿਖਿਆ ਹੋਇਆ ਹੈ ਇੱਕ ਡਿੱਬੇ ਤੇ ਫਰੇਮ ਲੈਸ ਵੀ ਲਿਖਿਆ ਹੋਇਆ ਹੈ ਬਹੁਤ ਸਾਰੇ ਲੈਪਟੋਪ ਵੀ ਦਿਸ ਰਹੇ ਹਨ।